ਸਤਿ ਸ੍ਰੀ ਅਕਾਲ। ਮੈਂ ਜੀ ਮੈਂ ਲਾਡੀ ਤੁਹਾਡੇ ਨਾਲ ਕੁਝ ਕਿਸੇ ਸਾਂਝੇ ਕਰਨ ਲੱਗਿਆ ਹੈ ਕਿ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਚ ਕਿ ਫਰਕ ਹੁੰਦਾ ਹੈ ਤੇ ਇਹਨਾਂ ਵਿਚ ਕਿ ਸੰਬੰਧਿਤ ਹੁੰਦਾ ਹੈ। ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਦੋਵੇ ਹੀ ਇਕ ਦੂਜੇ ਨਾਲ ਸੰਬੰਧਿਤ ਹਨ ਪਰ ਇਹਨਾਂ ਵਿਚ ਵੱਖ ਵੱਖ ਹਨ। ਇਹ ਇਸ ਲਈ ਇਹ ਦੋਵੇ ਹੀ ਵਿਗਿਆਨਿਕ ਦੇ ਸੰਬੰਧਿਤ ਤੇ ਭਿਨਤਾ ਨੂੰ ਜਾਨਣ ਤੋਂ ਪਹਿਲਾ ਅਸੀਂ ਇਹ ਸਮਜ ਲਈਏ ਕਿ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਅਰਥ ਕਿ ਹਨ। ਆਮ ਸ਼ਬਦਾਂ ਵਿਚ ਵਿਅਕਤੀ ਜੋ ਕਿ ਆਰਥਿਕ ਵਿਕਰੀਆਂ ਕਰਦਾ ਹੈ ਓਹਨਾ ਦਾ ਆਧੁਨਿਕ ਅਰਥ ਸ਼ਾਸਤਰ ਕਰਦਾ ਹੈ। ਅਰਥ ਸ਼ਾਸਤਰ ਇਹ ਦੱਸਦਾ ਹੈ ਕਿ ਵਿਅਕਤੀ ਆਪਣੇ ਖਤਮ ਖਤਮ ਹੋਣ ਹੋਣ ਨਾ ਹੋਣ ਵਾਲੀਆਂ ਇੱਛਾਵਾਂ ਨੂੰ ਆਪਣੇ ਸੀਮਿਤ ਸੰਤੋਖ ਨਾਲ ਕਿਵੇਂ ਪੂਰਾ ਕਰਦਾ ਹੈ। ਵਿਅਕਤੀਆਂ ਦੀਆ ਆਰਥਿਕ ਇੱਛਾਵਾਂ ਦੀਆ ਪੂਰਤੀਆਂ ਪੈਸੇ ਜਾ ਪੂੰਜੀ ਦੁਆਰਾ ਹੁੰਦੀਆਂ ਹਨ। ਇਸ ਕਰਕੇ ਇਸ ਕਰਕੇ ਹੀ ਪੂੰਜੀ ਤੇ ਉਸਦਾ ਵਿਤਰਣ ਦੇ ਉਪਯੋਗ ਸੰਬੰਧਿਤ ਵਿਅਕਤੀਆ ਦੇ ਵਿਹਾਰਾਂ ਦਾ ਆਧੁਨਿਕ ਅਰਥ ਸ਼ਾਸਤਰ ਹੀ ਹੈ। ਚਾਹੇ ਇਸ ਵਿਆਖਿਆ ਵਿਚ ਪੂੰਜੀ ਨੂੰ ਵੱਖ ਮਹੱਤਵ ਦਿੱਤਾ ਵੱਧ ਮਹੱਤਵ ਦਿੱਤਾ ਗਿਆ ਹੈ ਪਰ ਆਧੁਨਿਕ ਅਰਥ ਸ਼ਸਤਰ ਪੈਸੇ ਦੀ ਥਾਂ ਵਿਅਕਤੀਆਂ ਨੂੰ ਮਹੱਤਵ ਦਿੰਦੇ ਹਨ। doctor ਮਾਰਸ਼ਲ ਦੇ ਅਨੁਸਾਰ doctor ਮਾਰਸ਼ਲ ਅਨੁਸਾਰ ਅਰਥ ਵਿਗਿਆਨ ਇਕ ਪੈਸੇ ਦੇ ਸੰਪਤੀ ਦਾ ਅਧੀਨ ਕਰਦੇ ਹੈ ਤੇ ਦੂਜੇ ਪਾਸੇ ਹੋਰ ਵੀ ਮਹੱਤਵਪੂਰਨ ਦਿਸ਼ਾ ਕਿ ਤੂੰ ਮਨੁੱਖ ਦੇ ਅਧੀਨ ਦਾ ਇਕ ਆਸ ਹੈ doctor ਮਾਰਸ਼ਲ ਅਸੀਂ ਇਸ ਤਰਾਂ ਕਹਿ ਸਕਦੇ ਹਾਂ ਕਿ ਅਰਥ ਸ਼ਾਸਤਰ ਧਨ ਜਾ ਪੈਸੇ ਦਾ ਵਿਗਿਆਨ ਹੈ ਜਿਸ ਦੇ ਤਿੰਨ ਹਿੱਸੇ ਹਨ। ਤਿੰਨ ਹਿਸੇ ਜੋ ਕਿਹੜੇ ਹਨ ਉਹ ਏ ਏਹ ਕਿ ਉਪਦਾਨ ਵੰਡ, ਉਪਯੋਗ । ਸਮਾਜ ਸ਼ਸਤਰ ਵਿਅਕਤੀਆਂ ਦੇ ਸਮੂਹ ਸੰਸਥਾਵਾਂ ਰੀਤੀ ਰਿਵਾਜ ਪ੍ਰੰਪਰਾਵਾਂ ਆਪਸੀ ਸੰਬੰਧਾ ਤੇ ਕਿਸ਼ਤਾਂ ਕੀਮਤਾਂ ਸਬੰਧਿਤ ਦੇ ਇਸ ਵੱਖ ਵੱਖ ਵਿਰਸਾ ਵਿਚਾਰਾਂ ਅਤੇ ਓਹਨਾ ਦੇ ਵਿਚ ਹੋਣ ਵਾਲੇ ਪਰਿਵਰਤਨ ਦੇ ਨੀਤੀਆਂ ਦਾ ਅਦੀਨ ਕਰਦੇ ਹਨ। ਸਮਾਜ ਸਮਾਜ ਸੈਨਿਕ ਦੇ ਜਾਲ ਅਤੇ ਸਮਾਜ ਵਿਗਿਆਨੀ ਦੇ ਅਧਿਐਨ ਕਰਦੇ ਹਨ। ਵਿਅਕਤੀਆਂ ਦੀਆਂ ਹਰੇਕ ਆਰਥਿਕ ਕ੍ਰਿਆ ਵੱਖ ਵੱਖ

ਇਸ ਕਰਕੇ ਜੇਕਰ ਅਸੀਂ ਸਮਾਜਿਕ ਵਿਵਸਥਾ ਬਾਰੇ ਜਾਨਣਾ ਹੈ ਤਾਂ ਸਾਨੂੰ ਆਰਥਿਕ ਸਮੱਸਿਆਵਾਂ ਤੇ ਸੰਸਥਾਵਾਂ ਬਾਰੇ ਪਤਾ ਹੋਣਾ ਬਹੁਤ ਜਰੂਰੀ ਹੈ। ਅਤੇ ਆਰਥਿਕ ਕ੍ਰਿਆਵਾਂ ਦਾ ਪਤਾ ਕਰਨ ਲਈ ਸਮਾਜਿਕ ਸਾਸ਼ਤਰਾਂ ਅਤੇ ਅੰਤਰ ਕ੍ਰਿਆਵਾਂ ਬਾਰੇ ਪਤਾ ਹੋਣਾ ਬਹੁਤ ਲਾਜਮੀ ਹੈ। ਇਸ ਲਈ ਅਸੀਂ ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਸਮਾਜ ਦੇ ਅਰਥ ਦੇਖਦੇ ਹਨ। ਇਸ ਤੋਂ ਬਾਅਦ ਅਸੀਂ ਨਤੀਜੇ ਕੱਢੀਏ ਇਸ ਤੋਂ ਪਹਿਲਾਂ ਅਸੀਂ ਆਪਾਂ ਨਤੀਜੇ ਕੱਢੀਏ ਕੀ ਇਹ ਦੋਵੇਂ ਹੀ ਸਮਾਜ ਤੇ ਉਸ ਦੇ ਰਹਿਣ ਵਾਲੇ ਵਿਅਕਤੀਆਂ ਨਾਲ ਸੰਬੰਧਤ ਹਨ। ਜੇਕਰ ਸਮਾਜ ਦੇ ਸ਼ਾਸਤਰ ਆਹ ਸਮਾਜਿਕ ਹਿੱਸਿਆਂ ਦੇ ਅਧੀਨ ਕਰਦੇ ਹਾਂ ਤਾਂ ਅਰਥ ਸ਼ਾਸਤਰ ਦੇ ਆਰਥਿਕ ਹਿੱਸੇ ਦੇ ਹਨ ਅਧੀਨ ਹਨ। ਵਿਅਕਤੀਆਂ ਸਮਾਜ ਵਿਅਕਤੀ ਸਮਾਜ ਵਿਚ ਰਹਿਂਦੇ ਹੋਏ ਆਰਥਿਕ ਅਤੇ ਸਮਾਜਿਕ ਦੋਹਾਂ ਪ੍ਰਕਾਰ ਦੀਆਂ ਕ੍ਰਿਆਵਾਂ ਨਾਲ ਸੰਬੰਧਤ ਹੁੰਦੇ ਹਨ। ਕਿਉਕਿ ਅਰਥ ਸ਼ਾਸਤਰ ਵਿਅਕਤੀਆਂ ਦੇ ਆਰਥਿਕ ਹਾਲਾਤਾਂ ਨਾਲ ਸੰਬੰਧਤ ਹੁੰਦੇ ਹਨ ਅਤੇ ਸਮਾਜਿਕ ਸ਼ਾਸਤਰੀਆਂ ਵਿਅਕਤੀਆਂ ਦੇ ਸਮਾਜਿਕ ਹਾਲਾਤਾਂ ਨਾਲ ਕਈ ਵੱਡੇ ਵੱਡੇ ਅਰਥ ਸ਼ਾਸਤਰੀ ਜਿਵੇਂ ਕਿ payroll max ਬਾਬਰ ਮਾਰਕਬਸ ਆਦਿ ਬੁਹਤ ਉੱਘੇ ਸਮਾਜ ਵਿਗਿਆਨੀਆਂ ਵੀ ਬਣੇ। ਇਨ੍ਹਾਂ ਨੇ ਸਮਾਜ ਸੰਸਥਾਵਾਂ ਅਤੇ ਆਰਥਿਕ ਸੰਸਥਾਵਾਂ ਦੋਹੇ ਦੀਆਂ ਅਧੀਨ ਕੀਤੀਆਂ। ਇਸ ਤਰ੍ਹਾਂ ਅਸੀਂ ਸਪਸ਼ਟ ਹੈ ਕਿ ਅਰਥ ਸ਼ਾਸਤਰ ਆਰਥਿਕ ਸਮੱਸਿਆਵਾਂ ਦੇ ਅਧੀਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਸਮਾਜਿਕ ਸਬੰਧਾਂ ਦੇ

ਤਾ ਕਿ ਜੋ ਉਸ ਸਮੱਸਿਆਵਾਂ ਨੂੰ ਸੁਲਝਾਉਣ ਜਾ ਸੁਲਝਾਇਆ ਜਾ ਸਕੇ। ਸਮਾਜ ਵਿਗਿਆਨ ਦੀਆਂ ਅਰਥ ਵਿਗਿਆਨਕ ਨੂੰ ਦੇਣ ਅਰਥ ਸ਼ਾਸਤਰ ਨੂੰ ਵੀ ਸਮਾਜ ਸ਼ਾਸਤਰ ਦੀ ਜਰੂਰਤ ਪੈਂਦੀ ਹੈ। ਅਰਥ ਸ਼ਾਸਤਰ ਮਨੁੱਖ ਨੂੰ ਘੱਟ ਜਰੂਰਤ ਅਤੇ ਜਿਆਦਾ ਇੱਛਾਵਾਂ ਦੀ ਪੂਰਤੀ ਕਰਨ ਬਾਰੇ ਦੱਸਦਾ ਹੈ। ਅਰਥ ਸ਼ਾਸਤਰ ਮਨੁੱਖਾਂ ਦੀ ਭਲਾਈ ਤਾਂ ਹੀ ਕਰਦਾ ਹੈ ਜੇਕਰ ਉਸਨੂੰ ਲੋਕਾਂ ਦੇ ਸਮਾਜਿਕ ਹਾਲਾਤਾਂ ਦਾ ਪਤਾ ਹੋਵੇ ਅਤੇ ਸਮਾਜਿਕ ਹਾਲਾਤਾਂ ਦਾ ਪਤਾ ਕਰਨ ਲਈ ਉਸਨੂੰ ਸਮਾਜਿਕ ਸ਼ਾਸਤਰਾਂ ਦੀ ਮਦਦ ਲੈਣੀ ਪੈਂਦੀ ਹੈ। ਉਦਾਹਰਣ ਦੇ ਤੌਰ ਤੇ ਉਤੇ ਗਰੀਬੀ ਜੀ ਸਮੱਸਿਆ। ਚਾਹੇ ਗਰੀਬ ਇਕ ਆਰਥਿਕ ਸਮੱਸਿਆ ਹੈ ਪਰ ਇਸ ਆਰਥਿਕ ਸਮੱਸਿਆਵਾਂ ਦੀ ਦੇ ਕਾਰਨ ਸਮਾਜਿਕ ਹਨ। ਜਦੋਂ ਇਕ ਕੋਈ ਅਰਥ ਸ਼ਾਸਤਰੀ ਵਿਅਕਤੀ ਦੇ ਸਮਾਜਿਕ ਹਾਲਾਤਾਂ ਦਾ ਪਤਾ ਨਹੀਂ ਕਰ ਲੈਂਦਾ ਉਸ ਸਮੇਂ ਤੱਕ ਉਹ ਉਸਨੂੰ ਸਮੱਸਿਆਵਾਂ ਦਾ ਹਲ ਨਹੀ ਲੱਭ ਸਕਦਾ। ਸਾਡੇ ਸਮਾਜ ਵਿਚ ਅਜਿਹੇ ਅਰਥ ਪ੍ਰਰਿਚਿਤ ਹਨ। ਜਿਹੜੇ ਲੋਕਾਂ ਨੂੰ ਇਹ ਵਿਸ਼ੇਸ਼ ਪ੍ਰਕਾਰ ਦਾ ਕੰਮ ਕਰਨ ਲਈ ਮਜਬੂਰ ਕਰਦੇ ਹਨ। ਜਿਹੇ ਜਿਹੇ ਨਾ ਸੰਬੰਡਿਤ ਕੰਮ ਨਹੀਂ ਕਰ ਸਕਦੇ ਤਾਂ ਉਸ ਜਾਤ ਨੂੰ ਵਿਚੋਂ ਕੱਢ ਦਿੱਤਾ ਜਾਂਦਾ ਹੈ। ਚਾਹੇ ਸਾਨੂੰ ਜਾਤ ਪ੍ਰਥਾ ਕਾਫੀ ਕਮਜੂਰ ਹੋ ਗਈ ਹੈ ਪਰ ਫਿਰ ਵੀ ਲੋਕਾਂ ਆਪਣੀ ਜਾਤ ਨਾਲ ਸੰਬੰਧਤ ਕੰਮ ਕਰਨਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਲੋਕਾਂ ਦੀ ਵੀ ਨਵੀਂ ਦੇ ਘਰ ਵਿਚ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਉਤੇ ਪਾਬੰਦੀ ਹਾਲੇ ਵੀ ਚਲ ਰਹੀ ਹੈ। ਇਸ ਸਮੱਸਿਆ ਆਰਥਿਕ ਵੀ ਹਨ ਜੇ ਤੇ ਸਮਾਜਿਕ ਵੀ। ਆਰਥਿਕ ਸਮੱਸਿਆ ਇਨ੍ਹਾਂ ਸਮੱਸਿਆ ਨੂੰ ਹਲ ਕਰਨ ਲਈ ਸਮੱਸਿਆ ਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ। ਗਰੀਬਾਂ ਤੋਂ ਗਰੀਬੀ ਦੂਰ ਕਰਨ ਲਈ ਸਾਨੂੰ ਪੁਰਾਣੇ ਸਮਾਜਿਕ ਹਾਲਾਤਾਂ ਬਦਲਣੇ ਪੈਣਗੇ। ਇਸ ਤਰ੍ਹਾਂ ਅਸੀਂ ਇਹ ਸਪਸ਼ਟ ਹੈ ਕਿ ਅਰਥ ਸ਼ਾਸਤਰੀ ਨੂੰ ਹਰੇਕ ਥਾਂ ਦੇ ਉਤੇ ਸਮਾਜਿਕ ਸ਼ਾਸਤਰਾਂ ਦੀ ਲੋੜ ਪੈਂਦੀ ਹੈ। ਇਸ ਦੀ ਮਦਦ ਤੋਂ ਬਿਨਾਂ ਅਰਥ ਸ਼ਾਸਤਰੀ ਦਾ ਤਾਂ ਨਾ ਸਮਾਜ ਉਪਰ ਕਰ ਸਕਦਾ ਹੈ ਤੇ ਨਾ ਹੀ ਆਪਣੀਆਂ ਸਮੱਸਿਆਵਾਂ ਦੀ ਹਲ ਲੱਭ ਸਕਦਾ ਹੈ। ਇਸ ਲਈ ਆਪਣੇ ਅਦੀਨ ਲਈ ਆਪ ਵਿਗਿਆਨਿਕ ਸਮਾਜਿਕ ਵਿਗਿਆਨਿਕ ਉੱਤੇ ਨਿਰਬਰ ਹੈ। ਮਨੁੱਖ ਸਮਾਜਿਕ ਸੰਸਥਾਵਾਂ ਉਪਰ ਵਿਸ਼ੇ ਰੱਖ ਕੇ ਸਮਸਿਆ ਦਾ ਜਾਣ ਸਕਦਾ ਸਮਾਜ ਦੇ ਆਰਥਿਕ ਵਿਕਾਸ ਲਈ ਯੋਜਨਾ ਬਣਾਓਦੀ ਦੀ ਲੋੜ ਪੈਂਦੀ ਹੈ ਤੇ ਇਸ ਲਈ ਆਰਥਿਕ ਸ਼ਾਸਤਰੀ ਨੂੰ ਸਮਾਜਿਕ ਪੱਖ ਦਾ ਪਤਾ ਹੋਣਾ ਵੀ ਬਹੁਤ ਜਰੂਰੀ ਹੈ। ਇਸ ਤਰੀਕੇ ਨਾਲ ਆਰਥਿਕ ਸ਼ਾਸਤਰ ਸਮਾਜ ਸ਼ਾਸਤਰ ਉਤੇ ਨਿਰਬਰ ਕਰਦਾ ਹੈ । ਆਰਥਿਕ ਵਿਗਿਆਨ ਦੀ ਸਮਸਿਆਵਾਂ ਵਿਗਿਆਨਿਕ ਨੂੰ ਦੇਣ ਸੰਸਥਾ ਨੂੰ ਵੀ ਆਰਥਿਕ ਸ਼ਾਸਤਰ ਦੀ ਬਹੁਤ ਜਰੂਰਤ ਪੈਂਦੀ ਹੈ । ਅਜੇ ਕਲ ਦੇ ਸਮਾਜ ਵਿਚ ਆਰਥਿਕ ਕਿਰਿਆਵਾਂ ਲਈ ਸਮਾਜ ਦੇ ਹਰੇਕ ਪੱਖ ਨੂੰ ਪ੍ਰਭਵਿਤ੍ਰ ਕੀਤਾ ਜਾਂਦਾ ਹੈ

ਤਾ ਓਹਨਾ ਦੇ ਸਮੱਸਿਆਵਾ ਨੂੰ ਵੀ ਪ੍ਰ੍ਹਵੀਤ ਕੀਤਾ ਹੈ । ਜਦੋ ਵੀ ਸਮਾਜ ਸਾਸ਼ਤਰੀ ਨੇ ਇਹ ਅਦੀਨ ਕਰਨ ਹੁੰਦਾ ਹੈ ਕਿ ਸਾਡੇ ਸਮਾਜ ਵਿਚ ਸਮਸਿਆਵਾਂ ਸੰਬੰਧਿਤ ਕੋਈ ਟੁੱਟ ਹੋ ਰਹੀ ਹੈ ਤਾ ਵਿਅਕਤੀ ਓਹਨਾ ਨੂੰ ਆਪਣੇ ਅੰਦਰ ਹੀ ਸਮੋ ਲੈਂ। ਇਸ ਤੋਂ ਪਤਾ ਚਲਦਾ ਹੈ ਕਿ ਪੈਸੇ ਵੀ ਜਰੂਰਤ ਵਧਣ ਨਾਲ ਨਾਲ ਨਾਲ ਵਿਅਕਤੀ ਦੀ ਜਾਂਦਾ ਜਰੂਰਤਾਂ ਵੀ ਪ੍ਰਾਪਤ ਕਰਨ ਵਾਲੀ ਰਹੇ ਹਨ। ਸਮਾਜ ਵੀ ਸਮਾਜ ਵੀ ਪੂੰਜੀ ਪਤੀ ਸਮਾਜ ਵਿਚ ਬਦਲਾ ਰਿਹਾ ਹੈ । ਇਸ ਕਰਕੇ ਵਿਅਕਤੀਆਂ ਦੀ ਸਮਾਜ ਦ੍ਰਿਸ਼ਟੀ ਕੌਣ ਵੱਧ ਰਿਹਾ ਹੈ। ਸਪੋਲਣ ਵੀ ਘਟੋ ਘਟ ਕਟ ਰਿਹਾ ਹੈ ਇਸ ਦੇ ਨਾਲ ਨਾਲ ਸਮਾਜ ਸਾਸਤ੍ਰ ਨੂੰ ਵੀ ਕਈ ਪ੍ਰਕਾਰ ਦੀਆ ਸਮਸਿਆਵਾਂ ਦੇ ਕਰਨ ਲਈ ਆਰਥਿਕ ਸਾਸਤ੍ਰ ਦੀ

ਇਸ ਦਾ ਮਨੁੱਖੀ ਕਾਰਣ ਆਰਥਿਕ ਹੈ । ਲੋਕਾਂ ਗ਼ਲਤ ਤਰੀਕਿਆਂ ਨਾਲ ਪੈਸਾ ਕਮਾ ਰਹੇ ਹਨ ਜੋ ਕੀ ਬੁਹਤ ਗ਼ਲਤ ਹੈ । ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕੀ ਲੋਕਾਂ ਨੂੰ ਇਹ ਇਸ ਚੀਜ਼ਾਂ ਤੋਂ ਰੋਕਣਾ ਚਾਹੀਦਾ ਪਰ ਲੋਕ ਨਹੀਂ ਰੁਕਦੇ ਕਿਉਕਿ ਲੋਕਾਂ ਨੂੰ ਨਸ਼ਾ ਕਰਨ ਦੀ ਬੁਹਤ ਮਾੜੀ ਆਦਤ ਲਗ ਚੁਕੀ ਹੈ ਇਹ ਸਬ ਹੁਣ ਗ਼ਲਤ ਚੀਜ਼ਾਂ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀਆ ਕਾਲ ਮੇਰਾ ਬੋਲਣ ਦਾ ਅੱਜ ਦਾ ਵਿਸ਼ਾ ਅਜੋਕੀ ਪੰਜਾਬੀ ਗਾਇਕੀ ਅੱਜ ਕਲ ਵਿਆਹ ਅਤੇ ਖੁਸ਼ੀ ਦੇ ਮੌਕਿਆਂ ਉਤੇ ਘਰਾਂ ਵਿਚ television youtube ਤੇ facebook ਉਤੇ

marriag palace ਤੇ ਹੋਰਨਾਂ ਸਮਾਗਮ ਤੇ ਘਟ ਕੱਪੜੇ ਪਾ ਕੇ ਨੱਚਦੀਆਂ ਬੇਸ਼ਰਮੀ ਭਰਿਆ ਹਰਕਤਾਂ ਕਰਦਿਆਂ ਕੁੜੀਆਂ ਤੇ ਨਾਲ ਹੀ ਸ਼ਰਾਬੀ ਮੁੰਡਿਆਂ ਦੇ ਦ੍ਰਿਸ਼ ਵੀ ਵੇਖਣ ਨੂੰ ਮਿਲਦੇ ਹਨ ਜੋ ਕਿ ਸ਼ਿਸ਼ਟਾ ਅਤੇ ਇਕਲਾਤ ਦਾ ਮਖੌਲ ਉਦੰਡੇ ਹਨ ਇਨਾ ਨਾਟਕੀ ਜਾ ਸੁਨਣ ਵਾਲੇ ਬਹੁਤ ਹੀ ਗੀਤ ਦੀ ਸ਼ਬਦਾਂ ਦੇ ਅਰਥ ਬੜੇ ਅਸ਼ਲੀਲ ਤੇ ਕਾਮੁਕ ਹੁੰਦੇ ਹਨ ਜਿਨ੍ਹਾਂਨੂੰ ਸੁਣਦਿਆਂ ਬੰਦੇ ਨੂੰ ਆਪਣੇ ਆਪ ਵਿਚ ਹੀ ਸ਼ਰਮ ਆਂਦੀ ਹੈ ਜਿਵੇ ਲੱਕ twenty eight ਕੁੜੀ ਦਾ forty seven wait ਕੁੜੀ ਦਾ ਜਾ ਮੈਂ ਹੂ ਬਲਾਤਕਾਰੀ ਆਦਿ ਅੱਜਕਲ ਇਕ ਗਾਇਕੀ ਨੇ ਤਾ ਲੱਚਰਤਾ ਹੀ ਤੇ ਜਾਤੀਵਾਦੀ ਹਉਮੈ ਦਾ ਪ੍ਰਗਟਾਵਾ ਕਰਦਿਆਂ ਬੜੀ ਬੇਸ਼ਰਮੀ ਨਾਲ, ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਤੀ ਜਿੰਮੇਵਾਰ ਅਤੇ ਕਿਸੇ ਕਾਨੂੰਨੀ ਦਰ ਖੌਫ ਦੀਆਂ ਧਜੀਆਂ ਹੀ ਉਡਾ ਦਿਤੀਆਂ ਉਹ ਕਹਿੰਦਾ ਹੈ ਪੱਖੀਆਂ ਪੱਖੀਆਂ ਪੱਖੀਆਂ gun ਵਿਚ ਪੰਜ ਗੋਲੀਆਂ ਤੇਰੇ ਪੰਜ ਵੀਰਾ ਲਈ ਸਾਭ ਕੇ ਰੱਖਿਆ ਅਜਿਹਾ ਵਿਅਕਤੀ ਆਪਣੇ ਅਜਿਹੇ ਗੀਤਾ ਨਾਲ ਕਿ ਸਨੇਹਾ ਦੇਣਾ ਚਾਨਦਾ ਹੈ ਜਿਹੜੇ ਇਕ ਕੁੜੀ ਨੂੰ ਆਪਣੀ ਕਾਮਤ੍ਰਿਪਤੀ ਲਈ ਇਕ ਵਸਤੂ ਸਮਝਦਾ ਹੈ ਤੇ ਉਸਨੂੰ ਪ੍ਰਾਪਤ ਕਰਨ ਲਈ ਖੂਨ ਖਰਾਬੇ ਦੀਆਂ ਧਮਕੀਆਂ ਦਿੰਦਾ ਹੈ ਕਿ ਅਜਿਹੇ ਲੋਕ ਪ੍ਰੇਮ ਪੁਜਾਰੀ ਹਨ ਜਾ ਗੁੰਡੇ ਤੇ ਬਦਮਾਸ਼ ਕਿ ਇਹ ਸਮਾਜ ਵਿਚ ਗੁੰਡਾ ਗਰਦੀ ਬਦਮਾਸ਼ੀ ਖੂਨ ਖਰਾਬ ਨੰਗੇਜ ਤੇ ਜਾਤੀ ਵਾਦੀ ਹਉਮੈ ਦਾ ਪ੍ਰਸਾਰ ਕਰਨ ਉਤੇ ਤੁਲਿਆ ਹੋਇਆ ਹੈ ਨਹੀਂ ਕਿ ਅਜਿਹੇ ਵਿਅਕਤੀਆਂ ਤੇ ਊਨਾ ਦੋਵਾਰਾ ਪੈਦਾ ਕੀਤਾ ਜਾ ਰਿਹਾ ਸਬੀਆਂਚਾਰਕ ਸਾਡੇ ਵਵਿਖ ਨੂੰ ਸਿਹਤਮੰਦ ਤੇ ਚੰਗੇਰਾ ਬਣਾਏਗਾ ਸਾਨੂ ਇੰਨਾ ਸਵਾਲ ਦੇ ਜਵਾਬ ਲੱਭਣ ਤੇ ਜਾਨਣ ਲਈ ਗੰਭੀਰ ਤੇ ਸੁਚੇਤ ਹੋਣਾ ਚਾਹੀਦਾ ਹੈ ਅੱਜ ਸਾਡੇ ਪਿੰਡ ਤੇ ਸ਼ਹਿਰਾਂ ਚ ਅਜਿਹਾ ਮਸਲਾ ਜਬਰਦਸਤੀ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਓਹੋ ਕਿਸੇ ਵਿਆਹ ਸ਼ਾਦੀ ਦੇ ਪਰਵੰਦਕ ਗਾਇਕ ਟੋਲੀ bus driver ਜਾ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕੇ ਪਰ

ਹੁਣ ਅਜੇਹੀ ਗਾਇਕੀ ਵਿਰੁੱਧ ਸਾਡੀ ਸਰਕਾਰ ਤੇ ਪ੍ਰਸ਼ਾਸਨ ਵੀ ਕੁਛ ਹਰਕਤ ਵਿਚ ਆਯਾ ਹੈ ਪਿੱਛੇ ਜਿਹੇ ਸਰਕਾਰ ਨੇ ਅਜਿਹਾ ਬਸਾ ਤੇ ਡ੍ਰਾਇਵਰਾਂ ਤੇ conductor ਵੀ ਕੀਤੇ ਹਨ ਪਾਰ ਇਸ ਸੰਬੰਦੀ ਲਗਾਤਾਰ ਸਕਤ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ ਇਨਾ ਵਿਰੁੱਧ ਲੜਾਈ ਲੇਈ ਆਮ ਲੋਕ ਦਾ ਸਹਿਯੋਗ ਬਹੁਤ ਜਰੂਰੀ ਹੈ ਇੰਨਾ ਵਿਰੁਧ case ਦਰਜ ਕਰਕੇ ਮੁਕਦਮੇ ਚਲਣੇ ਚਾਹੀਦੇ ਹਨ ਤੇ ਇਨਾ ਦੀ website ਤੇ program ਦੇਖਣੇ ਬੰਦ ਕਰ ਦੇਣੇ ਚਾਹੀਦੇ ਹਨ ਬਸ ਦੇ driver ਪੂਰੀ ਵਹਾਈ ਨਾਲ ਇਨਾਨੁ ਚਲਾਂਦੇ ਰਹੇ ਹਨ ਤੇ ਲੋਕ ਸੁਣਦੇ ਹਨ ਕਈ ਵਾਰੀ ਬੱਚਿਆਂ ਦੀ ਤੇ ਤੀਆਂ ਪੈਣਾ ਨਾਲ ਬੈਠੀਆਂ ਵਡੇਰੇ ਸ਼ਰਮ ਨਾਲ ਹੀ ਪਾਣੀ ਪਾਣੀ ਹੋ ਰੇਂਦੇ ਹਨ ਕਈ ਬਾਰ ਬਚੇ ਗੀਤਾ ਦੀ ਬੋਲ ਸੰਬੰਦੀ ਪ੍ਰੇਸ਼ਾਨ ਕਰਨ ਵਾਲੇ ਸਵਾਲ ਪੁੱਛਦੇ ਹਨ ਅਜੇਹੀ ਸਥਿਤੀ ਦਾ ਊਨਾ ਦੀ ਮਾਨਸਿਕਤਾ ਉਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਦਾ ਇਕ ਕਰਨ ਇਹ ਵੀ ਹੈ ਕਿ ਸਾਡੇ ਸਮਾਜ ਕੱਚੀ ਸੋਚ ਵਾਲਾ ਨੋ ਜਵਾਨ ਵਰਗ ਇੰਨਾ ਨੂੰ ਪਸੰਦ ਕਰਦਾ ਹੈ ਮਨੋਰੰਜਕ ਸਮੱਗਰੀ ਦਾ ਵਪਾਰੀ ਕਰਨ ਵਾਲੇ ਚੌਂਦੇ ਹਨ ਕਿ ਉਹ ਅਜੇਹੀ ਸਮੱਗਰੀ ਪੇਸ਼ ਕਰਨ ਜਿਸਤੋ ਓਨਾ ਨੂੰ ਵੱਧ ਤੋਂ ਵੱਧ ਕਮਾਈ ਹੋਵੇ ਇਸ ਵਰਤਾਰੇ ਦਾ ਸਮਾਜ ਦੇ ਸ਼ਿਸ਼ਤ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁਚ ਰਿਹਾ ਹੈ ਇਨਾ ਨਾਲ ਧ੍ਵਨਿ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ ਤੇ ਨਾਲ ਹੀ ਮਨਾ ਵਿੱਚ ਨਾਰੋ ਵਿਚਾਰਾ ਨੂੰ ਪੈਦਾ ਹੋਣੋਂ ਰੋਕ ਕੇ ਨੋ ਜਵਾਨ ਨੂੰ ਕੋਰਾਹੇ ਪੌਣ ਵਾਲੇ ਭੜਕਾਊ ਵਿਚਾਰਾਂ ਦੇ ਸ਼ਿਕਾਰ ਬਣਾਉਦਾ ਹੈ ਨੋ ਜਵਾਨ ਨੂੰ ਕੁਰਾਹੇ ਪਾਉਣ ਵਾਲੇ ਪੜਕਾਓ ਵਿਚਾਰ ਦੇ ਸ਼ਿੱਕਾਰ ਬਣਾਉਂਦਾ ਹੈ ਜੋ ਕਿ ਸਮਾਜ ਦੇ ਸਿਹਤਮੰਦ ਵਿਕਾਸ ਦੇ ਰਾਹ ਵਿਚ ਨੋ ਜਵਾਨਾਂ ਵਿਚ ਵੱਧ ਰਹੀ ਨਸ਼ੇ ਬਾਜੀ ਹਥਿਆਰਾ ਨਾਲ ਕਿਤੀ ਜਾਂਦੀ ਗੁੰਡੇ ਗਰਦੀ ਨਿਤ ਹੋ ਰਹੇ ਬਲਾਤਕਾਰ ਤੇ ਵੱਧ ਰਹੀ ਔਰਤਾਂ ਤੇ ਕੁੜੀਆਂ ਦੀ ਅਸੁਰੱਖਿਆ ਇੰਨਾ ਗੀਤਾ ਦੀ ਹੀ ਉਪਜ ਹੈ ਜਿਸ ਵਿਚ ਜਾਤੀਵਾਦੀ, ਹਉਮੈ, ਨੰਗੇਜ, ਬਦਮਾਸ਼ੀ, ਸ਼ਰਾਬਨੋਸ਼ੀ, ਨਸ਼ੇਬਾਜੀ ਤੇ ਹਥਿਆਰ ਰੱਖਣ ਤੇ ਚਲਾਉਣ ਦੇ ਸੋਹਿਲੇ ਗਏ ਜਾਂਦੇ ਹਨ ਸਾਡੇ ਸਮਾਜ ਵਿਚ ਪੈਦਾ ਹੋਇ ਇਸ ਰੁਚੀ ਨੂੰ ਕਮ ਕਰਨ ਲਈ ਸਾਨੂ ਚਾਹੀਦਾ ਹੈ ਕਿ ਅਸੀਂ ਆਪਣੀ ਆਪਣੇ ਪੱਧਰ ਤੇ ਅਜਿਹੇ ਗੀਤ ਗਾਉਣੇ ਜਾ ਬਾਜੋਂ ਵਾਲਿਆਂ ਨੂੰ ਉਤਸਾਹਿਤ ਨਾ ਕਰੀਏ ਇਹ ਲੋਕ ਸਮਾਜ ਪ੍ਰਵਾਰ ਤੇ ਧੀਆਂ ਪੈਣਾ ਦੇ ਦੁਸ਼ਮਣ ਹਨ ਵਿਆਹ ਤੇ ਹੋਰ ਖੁਸ਼ੀ ਦੇ ਮੋਕਯਾ ਉਤੇ ਅਜਿਹੇ ਗਾਇਕ ਨੂੰ ਬਿਲਕੁਲ ਵੀ ਨਹੀਂ ਬੁਲਾਉਣਾ ਚਾਹੀਦਾ, ਤੇ ਜੇਕਰ ਕੋਈ ਬੁਲਾਵੇ ਤਾ ਉਸਨੂੰ ਸੁਣਨਾ ਨਹੀਂ ਚਾਹੀਦਾ ਅਜਿਹੀਆਂ ਦੁਕਾਨਾਂ ਵਿਚ ਚਾਹ ਪੀਣ ਤੇ ਬੈਠੇ ਵਧੇਰੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਾਨੂ ਨੰਗੇਜ ਵਾਲੇ ਗਾਣੇ ਬਿਲਕੁਲ ਨਹੀਂ ਚਲਾਣੇ ਚਾਹੀਦੇ ਸਾਨੂੰ ਆਪ ਵੀ ਗੰਦੇ ਗੀਤ ਤੇ video ਨਹੀਂ ਖਰੀਦਣੇ ਚਾਹੀਦੇ ਸਾਨੂ ਪਿੰਡ ਦੀ ਸ਼ਹਿਰਾਂ ਵਿਚ ਉੱਚੀ ਪੱਧਰ ਦੀਆਂ ਸੱਭਿਆਚਾਰਕ ਸੰਗਰਾਮੀਆਂ ਜਾਰੀ ਕਰ ਕੇ ਲੋਕ ਦਾ ਦਿਲ ਪ੍ਰਚਾਵਾ ਕਰਨਾ ਚਾਹੀਦਾ ਹੈ ਤੇ ਓਹਨਾ ਦੀਆਂ common ਰੁਚੀਆਂ ਨੂੰ ਸੁਨ ਕੇ ਊਨਾ ਵਿੱਚੋ ਗੀਤ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ ਅਜ ਸਾਡੇ ਪਿੰਡ ਦੇ ਸੇਹਰਾ ਵਿਚ ਅਜਿਹਾ ਮਸਲਾ ਜਬਰਦਸਤੀ ਨਾਲ ਅਗੇ ਵੱਧ ਰਿਹਾ ਹੈ ਕਿਸੇ ਦੀ ਹਿੰਮਤ ਨਹੀਂ ਕਿ ਇਹੋ ਜਿਹੇ ਗਾਣੇ ਵਿਆਹ ਸਾਹਦੀਆਂ ਦੀ ਪ੍ਰਬੰਧਕ ਗਏ ਟੋਲੀ ਦਸ ਡਰਾਈਵਰ ਜਾ ਦੁਕਾਨਦਾਰਾਂ ਨੂੰ ਅਜਿਹਾ ਕਾਰਨ ਤੋਂ ਰੋਕੇ ਹਰ ਅਜੇਹੀ ਗਾਇਕੀ ਦਾ ਹਰ ਵਿਅਕਤੀ ਤੇ ਖਾਸਕਰ ਨੋ ਜਵਾਨੀ ਪੱਧਰ ਤੇ ਉਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ ਹੁਣ ਅਹ ਹੁਣ ਇੰਨਾ ਅਹ ਇਨਾ ਗਾਣਿਆਂ ਇਨਾ ਵਿਰੁੱਧ ਲੜਾਈ ਆਮ ਲੋਕ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ ਇਨਾ ਵਿਰੁੱਧ case ਦਰਜ ਕਰਕੇ ਮੁਕਦਮੇ ਪੌਣੇ ਚਾਹੀਦੇ ਹਨ ਤੇ ਇਨਾ ਦੇ website ਤੇ program ਦੇਖਣੇ ਬੰਦ ਕਰ ਦੇਣੇ ਚਾਹੀਦੇ ਹਨ ਅਜਿਹੇ ਗੀਤ ਬਸਾ ਵਿਚ ਵੀ ਚਲਦੇ ਹਨ ਬਸ ਦੇ driver ਪੂਰੀ ਵੇਹਾਯੀ ਨਾਲ ਇੰਨਾ ਨੂੰ ਚਲਾਂਦੇ ਰਹੇ ਹਨ ਤੇ ਲੋਕ ਸੁਣਦੇ ਹਨ ਕਈ ਵਾਰੀ ਬੱਚਿਆਂ ਦੇ ਤੇ ਤੀਆਂ ਪੈਣਾ ਨਾਲ ਵੀ ਬੈਠੀਆਂ ਹੁੰਦੀਆਂ ਹਨ ਤੇ ਓਹਨਾ ਨਾਲ ਊਨਾ ਦੀ ਕਰ ਦੇ ਬਡੇ ਬਡੇਰੇ ਇਹੋ ਜਿਹੇ ਅਸ਼ਲੀਲ ਗਾਣਿਆਂ ਵਿਚ ਸ਼ਬਦ ਸਣੇ ਜਾਂਦੇ ਨਾਲ ਸੁਨਣ ਕਾਰਨ ਓਹੋ ਸ਼ਰਮ ਨਾਲ ਪਨੋ ਪਾਣੀ ਹੋ ਜਾਂਦੇ ਹਨ ਅਜੇਹੀ ਸਥਿਤੀ ਦਾ ਓਹਨਾ ਦੀ ਮਾਨਸਿਕਤਾ ਉਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਦਾ ਇਕ ਇਹ ਵੀ ਕਾਰਨ ਹੈ ਕਿ ਸਾਡੇ ਸਮਾਜ ਦਾ ਕੱਚੀ ਸੋਚ ਵਾਲਾ ਨੋ ਜਵਾਨ ਵਰਗ ਵੀ ਇੰਨਾ ਨੂੰ ਓਪਸੰਦ ਕਰਦਾ ਹੈ ਮਨੋਰੰਜਕ ਸਮੱਗਰੀ ਦਾ ਵਪਾਰੀ ਕਰਨ ਵਾਲੇ ਚੌਂਦੇ ਹਨ ਕਿ ਉਹ ਅਜਜੇਹੀ ਸਮਗਰੀ ਪੇਸ਼ ਕਰਨ ਜਿਸਤੋ ਉਨ੍ਹਾਂ ਨੂੰ ਵੱਧ ਤੋਂ ਵੱਧ ਕਮਾਈ ਹੋਵੇ ਇਸ ਵਰਤਾਰੇ ਦਾ ਸਮਾਜ ਦੇ ਸ਼ਿਸ਼ਟ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁਚ ਰੇਯਾ ਹੈ ਇੰਨਾ ਨਾਲ ਧੁਨੀ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ ਤੇ ਨਾਲ ਹੀ ਇੰਨਾ ਵਿਚ ਇੰਨਾ ਨਾਲ ਮਨਾ ਵਿਚ ਨਰੋਏ ਵਿਚਾਰ ਦਾ ਉਪਜਣਾ ਸ਼ੁਰੂ ਹੋ ਜਾਂਦਾ ਹੈ ਇਨਾ ਗਾਣਿਆਂ ਨੂੰ ਹੀ ਸੁਣਕੇ ਕੁਜ ਲੋਗ ਆਪਣੇ ਆਪ ਨੂੰ ਵੇਹਲੀ ਬਦਮਾਸ਼ ਆਦਿ ਵੀ ਸਮਝਣ ਲਗ ਜਾਂਦੇ ਹਨ ਜਿਨਾਂ ਕਰਕੇ ਵੱਡੇ -ਵੱਡੇ ਹਾਦਸੇ ਹੋ ਜਾਂਦੇ ਹਨ ਸਾਨੂ ਚਾਹੀਦਾ ਹੈ ਕਿ ਇਹੋ ਜਿਯਾ ਲੱਚਰਵਾਲੇ ਗਾਣਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਡੇ ਬੋਲਣ ਦਾ ਅੱਜ ਦਾ ਵਿਸ਼ਾ ਸੀ ਪੰਜਾਂਬ ਦੀ ਗਾਇਕੀ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਹੀ ਦੀਪ ਆ, ਮੈਂ ਪਟਿਆਲੇ ਦੀ ਰਹਿਣ ਵਾਲੀ ਆ, ਤੇ ਮੇਰੇ ਅੱਜ ਦਾ ਬੋਲਾਂ ਦਾ ਵਿਸ਼ਾ ਗੁੱਸੇ ਤਨਾਲੋ ਦੂਰ ਕਰਨ ਦੀ ਸਮਝ ਤੇ ਖੁਸ਼ਹਾਲ ਜੀਵਨ ਦੀ ਜਾਂਚ ਤੁਹਾਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਤੁਹਾਡੇ ਤੋਂ ਬੇਹਤਰ ਇਨਸਾਨ ਦੁਨੀਆ ਵਿਚ ਕੋਈ ਵੀ ਨਹੀਂ ਹੈ ਅਤੇ ਤੁਹਾਨੂੰ ਤੁਹਾਡੇ ਵਰਗੀ ਕੋਈ ਹੋਰ ਸ਼ਖ਼ਸੀਅਤ ਤੁਹਾਡੀ ਚੋਗਰੀਦੀ ਵਿਚ ਮੌਜ਼ੂਦ ਨਹੀਂ ਹੈ ਇਹ ਵੀ ਸੰਭਵ ਹੈ ਕਿ ਤੁਸੀਂ ਆਪਣੇ ਵਰਗੀ ਹੂ ਬ ਹੂ ਸ਼ਖ਼ਸੀਅਤ ਇਸ ਸਮਾਜ ਵਿਚ ਹੋਰ ਕਿਸੇ ਵੀ ਰੂਪ ਵਿਚ ਨਹੀਂ ਲੱਭ ਸਕੋਗੇ ਇਹ ਮੰਨਣਾ ਪਵੇਗਾ ਕਿ ਕੋਈ ਵੀ ਵਿਅਕਤੀ ਇਤਿਹਾਸ ਵਿਚ ਮਹਾਨ ਹੋ ਸਕਦਾ ਹੈ ਤਾ ਤੁਸੀਂ ਅਵਸ਼ ਮਹਾਨ ਹੀ ਬਣ ਸਕਦੇ ਹੋ ਇਸ ਦੀ ਪ੍ਰਾਪਤੀ ਸਭ ਤੋਂ ਪਹਿਲਾ ਆਪਣੇ ਆਪ ਨੂੰ ਪੂਰਨ ਵਿਸ਼ਵਾਸ ਰੱਖਦਿਆਂ ਹੋਇਆ ਹਰ ਤਰ੍ਹਾਂ ਦੇ ਮਾਨਸਿਕ ਤਨਾਹ ਨੂੰ ਵਿਰੋਧ ਵਿਚ ਦੂਰ ਰਹਿਣ ਦੀ ਲੋੜ ਹੈ ਅਸੀਂ ਜਿੰਦਗੀ ਵਿਚ ਸਭ ਤਰਾਂ ਦੇ ਵਿਚਾਰਾਂ ਤੋਂ ਦੂਰ ਰਹਿ ਸਕਦੇ ਹਾਂ ਅਸੀਂ ਜਿੰਦਗੀ ਵਿਚ ਸਭ ਤਰਾਂ ਦੇ ਵਿਚਾਰਾਂ ਵਿਚ ਦੂਰ ਰਹਿ ਸਕਦੇ ਹਾਂ ਸੁਫਨਿਆਂ ਦੀ ਉੱਚੀ ਉਡਾਨ ਨੂੰ ਆਨੰਦ ਮਾਣ ਸਕਦੇ ਹਾਂ ਇਸੇ ਤਰ੍ਹਾਂ ਅਨੁਸਾਰ ਜੇਕਰ ਆਪਣੇ ਸੁਫਨਿਆਂ ਨੂੰ ਸਾਰਥਿਕ ਨੂੰ ਪਿਆਰ ਕਰਦੇ ਹਾਂ ਸਦਾ ਉਮੰਗ ਅਤੇ ਉਤਸ਼ਾਹ ਵਿਚ ਰਹਿੰਦੇ ਹਾਂ ਤਾਂ ਬਾਹਰਲੀਆਂ ਪ੍ਰਸਥਿਤੀਆਂ ਵਿਚ ਮੰਨ ਨੂੰ ਠੇਸ ਨਾ ਲੱਗੇ ਇਹ ਦੁਨੀਆ ਦਾ ਆਦਰਸ਼ ਡਰਾਮਾ ਹੈ ਅਤੇ ਚਿੰਤਾ ਮੁਤਕ ਮੁਕਤ ਹੋ ਕੇ ਆਪਣੇ ਆਪ ਨੂੰ ਇਕ ਨਾ ਇਕ ਤਾਂ ਮੰਨ ਹੀ ਖੁਸ਼ ਰਹਿਣਾ ਇਦਾ ਸੁਭਾ ਹੋਣਾ ਚਾਹੀਦਾ ਹੈ ਤਾਂ ਸਾਰੀਆਂ ਚਿੰਤਾਵਾਂ ਪਰੇ ਰਹਿੰਦੀਆਂ ਉਮੀਦਾਂ ਉਤਸ਼ਾਹ ਨੂੰ ਖੁਸ਼ੀਆਂ ਖੇੜਿਆਂ ਭਾਰੀ ਜਿੰਦਗੀ ਨੂੰ ਮਾਣਦੇ ਹੋਏ ਜੇ ਕਦੇ ਥੋੜੀ ਚਿੰਤਾ ਦੁੱਖ ਤਕਲੀਫ ਆ ਵੀ ਜਾਂਦੀ ਹੈ ਤਾਂ ਕੋਈ ਪ੍ਰਵਾਹ ਨਾ ਕਰੋ ਗੁੱਸੇ ਨੂੰ ਤਨਾਹ ਦੂਰ ਕਰਨ ਦੀ ਸਮਝ ਆ ਜਾਵੇ ਤਾਂ ਅਸੀਂ ਚਿੰਤਾ ਮੁਕਤ ਹੋ ਜਾਵਾਗੇ, ਜੇ ਤਨਾਹ ਨਹੀਂ ਤਾਂ ਗੁੱਸੇ ਵਿਚ ਵੀ ਕਰੋਧ ਆਪਣੇ ਜੀਵਨ ਵਿਚ ਕੋਈ ਥਾਂ ਨਹੀਂ ਰਹਿ ਸਕ

ਆਮ ਤੋਰ ਤੇ ਇਸ ਦੇ ਸਿੱਟੇ ਪਹੁੰਚਿਆ ਜਾ ਸਕਦਾ ਹੈ ਤੇ ਬਹੁਤਿਆਂ ਚਿੰਤਾਵਾਂ ਮਨੁੱਖ ਨੂੰ ਕਿਸੇ ਨਾ ਕਿਸੇ ਕਰਨ ਘੜ ਹੀ ਲੈਂਦੀਆਂ ਹਨ ਜਿੰਨਾ ਨੂੰ ਵਰਗੀਕਰਨ ਇਸ ਪ੍ਰਕਾਰ ਕਿੱਤਾ ਜਾਂਦਾ ਹੈ

ਤਾਂ ਉਹ ਸੋਚਦਾ ਹੈ ਕਿ ਇੰਨਾ ਛੁੱਟੀਆਂ ਦੌਰਾਨ ਉਸ ਨੂੰ ਕੋਈ ਨੌਕਰੀ ਜ਼ਰੂਰ ਕਰਨੀ ਚਾਹੀਦੀ ਆ ਤੇ ਉਹ ਆਪਣੀ ਨੌਕਰੀ ਨੂੰ ਵੀ ਹਰ ਹਾਲਤ ਵਿਚ ਜ਼ਰੂਰ ਲੱਭੇਗਾ ਜੋ ਉਸਦੀ ਪੜਾਈ ਦਾ ਖਰਚਾ ਨਿਕਲ ਜਾਵੇ ਅਤੇ ਉਸਦਾ ਕੰਮ ਕਾਜ਼ ਕੋਈ ਤਜ਼ਰਬਾ ਵੀ ਹੋਵੇ ਉਸ ਸ਼ਹਿਰ ਦੇ ਇਕ ਹੋਟਲ ਵਿਚ ਬੈਠਾ ਛੋਟਾ ਵੇਟਰ ਅਤੇ ਛੋਟਾ ਆਦਮੀ ਉਹ ਇੰਟਰਵਿਊ ਲੈਣ ਗਿਆ

ਉਹਨਾਂ ਨੂੰ ਦੇਖ ਕੇ ਵਿਦਿਆਰਥੀ ਕੁਝ ਸੋਚਦਾ ਬਿਨਾ ਕਿਸੇ ਵੀ ਤਨਾਹ ਮੁਕਤ ਕਰਾਂਦਾ ਹੋਇਆ ਸੁਆਗਤ ਜਿੰਦਗੀ ਨੂੰ ਉਹ ਆਪਣੇ ਆਪ ਤੋ ਹੀ ਕੰਟ੍ਰੋਲ ਕਰ ਲੇੰਦਾ ਹੈ ਇਕ ਸਮਾਂ ਆਉਂਦਾ ਹੇ ਕੀ ਵਿਦਿਆਰਥੀ ਸਖ਼ਤ ਸਤਹ ਨੂੰ ਆਲੂ ਵਿਚ ਆਰ ਪਾਰ ਕਰ ਦੇਂਦਾ ਹੈ ਅਤੇ ਅਧਿਆਪਕ ਦੀਆ ਤਾੜੀਆ ਨਾਲ ਸਾਰੇ ਵਿਦਿਆਰਥਿਆ ਦੀਆ ਜਮਾਤ ਨੂੰ ਸਮੂਹ ਵੰਡ ਦਿਤਾ ਜਾਂਦਾ ਹੇ ਮਾਨਵਤਾ ਅਸਲ ਵਿਚ ਮਨੁਖ ਦੇ ਹੋਂਦ ਦੀ ਚੇਤਨਾ ਨਾਲ ਸੰਬਧਿਤ ਵਿਸ਼ਾਲ ਅਰਥਾ ਵਾਲੀ ਭਾਵਨਾ ਹੇ ਜਾਤ ਨੂੰ ਨਸਲ ਲਿੰਗ ਦੀਆ ਆਦ ਵਡਿਆ ਤੋ ਰਹਿਤ ਹੋ ਮਨੁਖ ਨੂੰ ਸਦਭਾਵਨਾ ਅਤੇ ਇਨਸਾਨੀਅਤ ਵਰਗੇ ਵਿਵਹਾਰਾ ਦਾ ਮਾਨਵਤਾ ਹੇ ਅਜੋਕੀ ਮਸ਼ੀਨਰੀ ਦੀ ਪਦਾਰਥ ਜੁਗ ਵਿਚ ਇਨਸਾਨੀਅਤ ਦੇ ਅਖੋਂ ਪਰੋਖੇ ਹੋਣਾ ਸੁਭਾਵਿਕ ਹੈ ਕਿਓਕੀ ਸਾਡੇ ਸਮਾਜ ਵਿਚ ਤਾਹਨਾ ਬਹਨਾ ਹੀ ਕੁਝ ਨਹੀ ਇਸ ਤਰਾ ਆਪਣੇ ਮੁਕਾਬਲੇ ਅਧਾਰਿਤ ਬਣ ਚੁਕਾ ਹੇ ਕੀ ਉਹ ਆਪਣੇ ਅਨੇਕਾ ਪਖਤਾ ਦੇ ਨਾਲ ਲਿੰਗ੍ਕਿਕ ਭੇਦਭਾਵ ਵੀ ਸ਼ਾਮਿਲ ਹੋ ਗਿਆ ਹੇ ਮਨੁਖੀ ਸਮਾਜ ਵਿਚ ਇਸਤਰੀ ਪੁਰਸ਼ ਦੀ ਪੱਖਪਾਤੀ ਸੋਚ ਤੋ ਉਪਰ ਉਠ ਕੇ ਓਹਨਾ ਦੇ ਵਜੂਦ ਨੂੰ ਇਸਤ੍ਕਾਰ ਸਮਝਦਿਆ ਮਾਨਵੀ ਵਿਵਹਾਰ ਰਾਹੀ ਖੁਸ਼ਹਾਲ ਜੀਵਨ ਅਗਵਾ ਕਦਰਾ ਕੀਮਤਾ ਲਈ ਉਤਸਾਹ ਕੀਤਾ ਜਾਣਾ ਚਾਹਿਦਾ ਹੈ ਇਸ ਪਾਠ ਵਿਚ ਸ਼ਾਮਿਲ ਕਿਰਿਆ ਮਾਨਵ ਦੀ ਸਦਭਾਵਨਾ ਭਰੇ ਵੈਦਿਕ ਨਿਹਾਰਤਾ ਨੂੰ ਸੰਬਧਿਤ ਮੁਲਾਂ ਨਾਲ ਹੀ ਸੰਬਧਿਤ ਕਿੱਤਾ ਜਾਂਦਾ ਹੈ ਮੰਨ ਲੋ ਤੁਸੀਂ ਇਕ ਬੱਸ ਵਿਚ ਬਟਾਲਾ ਚੰਡੀਗੜ੍ਹ ਜਾ ਰਹੇ ਹੋ ਤੁਸੀਂ ਸਾਰਿਆ ਅਪਣਿਆ ਸੀਟਾਂ ਰਾਖਵੀ ਕਰਵਾਕੇ ਪੰਜ ਸੋ ਰੂਪਏ ਦੇ ਹਿਸਾਬ ਨਾਲ ਏਸੀ ਬੱਸ ਟਿਕਟ ਨਾਲ ਖਰੀਦ ਲਈ ਹੈ ਇਸ ਬੱਸ ਦੇ ਅੰਦਰਲੇ ਵਾਰੀ ਚਲਣਾ ਬੱਸ ਦੀਆ ਸਾਰਿਆ ਸੀਟਾਂ ਰਾਖਵੀ ਹੋਣ ਕਾਰਨ ਕਈ ਸਵਾਰਿਆ ਖਲੋਤਿਆ ਦੇਖਦਿਆ ਹਨ ਜਿੰਨਾ ਨੂੰ ਚੰਡੀਗੜ੍ਹ ਜਾਣਾ ਹੈ ਤੇ ਚੰਡੀਗੜ੍ਹ ਜਾਣ ਵਾਲਿਆ ਸਵਾਰਿਆ ਸਾਰਿਆ ਹੀ ਬੜੇ ਹੀ ਉਤਸਾਹ ਨਾਲ ਓਥੇ ਜਾਕੇ ਬੇਠਦਿਆ ਹਨ ਮਨੁਖ ਇਕ ਸਮਾਜਿਕ ਪ੍ਰਾਣੀ ਹੈ ਸਮਾਜ ਵਿਚ ਆਪਨੇ ਜੀਵਨ ਦੀਆ ਮੰਗਵਿਆ ਹੋਇਆ ਉਹ ਆਪਣੀ ਜਿੰਦਗੀ ਵਿਚ ਛੋਟੇ ਵੱਡੇ ਮੁਕਾਮ ਅਤੇ ਅਨੇਕਾ ਫੇਸਲੇ ਲੇੰਦਾ ਹੈ ਕਿਸੇ ਵੀ ਫੇਸਲੇ ਦੀ ਨੀਹ ਵਿਅਕਤੀ ਮਨੁਖ ਦੀ ਆਤਮ ਵਿਸਵਾਸ ਤੇ ਟਿਕੀ ਹੁੰਦੀ ਹੈ ਆਤਮਵਿਸ਼ਵਾਸ ਅਸਲ ਵਿਚ ਜਿੰਦਗੀ ਭਰੀ ਤਰੱਕੀ ਖੁਸ਼ਹਾਲੀ ਖੁਸ਼ਹਾਲ ਸਮਾਜ ਦੀ ਸਿਰਜਨਾ ਦਾ ਮੁਖ ਅਧਾਰ ਹੈ ਇਹ ਸੰਕਲਪ ਆਪਣੇ ਆਪ ਵਿਸ਼ਵਾਸ ਜਾਂ ਯਕੀਨ ਦੀ ਧਰਨਾ ਵਿਚ ਜੁੜਿਆ ਹੋਇਆ ਹੇ ਕੀ ਸੰਬਧਿਤ ਸ਼ਖਸ ਨਿਹਚਾ ਕਰਦਾ ਹੇ ਉਹ ਉਸਨੂੰ ਪੂਰਾ ਕਰ ਸਕਦਾ ਹੇ ਆਤਮਵਿਸ਼ਵਾਸ ਇਕ ਅਜਿਹਾ ਭਰੋਸਾ ਹੇ ਯਕੀਨ ਸਬ ਸਵੈ ਸਮਰਥਾ ਹੈ ਜੋ ਉਸਦੇ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੀ ਭਾਵਨਾ ਨਾਲ ਸੰਬਧਿਤ ਹੈ ਇਸ ਭਾਵਨਾ ਦੇ ਸਿਰ ਤੇ ਜਿੰਦਗੀ ਦੀ ਬਾਜ਼ੀ ਜਿੱਤੀ ਜਾ ਸਕਦੀ ਹੈ ਆਮ ਧਰਨਾ ਹੈ ਕੀ ਜਦੋ ਕਿਸੇ ਵ ਕੰਮ ਨੂੰ ਕਰਨ ਤੋ ਪਹਿਲਾ ਸੋਚ ਲਿਆ ਜਾਂਦਾ ਹੈ ਕੀ ਕੋਈ ਵੀ ਵਿਅਕਤੀ ਇਹ ਕੰਮ ਨਹੀ ਕਰੇਗਾ ਤਾਂ ਆਤਮਵਿਸ਼ਵਾਸ ਉਲਟ ਉਹ ਅਪਣਿਆ ਹਾਰਿਆ ਸ਼ਾਮਲਾ ਵਿਚ ਹੋ ਜਾਵੇਗਾ ਹਰ ਛੋਟੇ ਵੱਡੇ ਦੀ ਸ਼ੁਰੁਆਤ ਜਿੰਦਗੀ ਦੇ ਪਹਿਲੇ ਕਦਮ ਨਾਲ ਹੀ ਹੁੰਦੀ ਹੈ ਇਸ ਕਾਰਨ ਇਹ ਜੇਹੜਾ ਵਿਅਕਤੀ ਆਪਣੇ ਆਪ ਨੂੰ ਕਦਮ ਨਾਲ ਆਤਮਵਿਸ਼ਵਾਸ ਰਖਦੀਆ ਇਕ ਸੀੜੀ ਵਾਂਗ ਯਤਨ ਕਰਕੇ ਆਪਣੀ ਮੰਜਿਲ ਵੱਲ ਵਧਦਾ ਹੋਇਆ ਸ਼ੁਰੂ ਕਰ ਦਿੰਦਾ ਹੇ ਇਹ ਨਿਹਚੇ ਆਪਣੀ ਮੰਜਿਲ ਨੂੰ ਸਰ ਕਰਨ ਦੀ ਸਮਰਥਾ ਹੋ ਜਾਂਦੀ ਹੈ ਇਸ ਪਾਠ ਵਿਚ ਆਰੰਬਿਕ ਅਧਿਕਾਰੀ ਸ਼ਾਮਿਲ ਵਿਚ ਵਜੋ ਲਿਆ ਗਿਆ ਹੈ ਇਥੇ ਅਧਿਆਪਕ ਦੀ ਭੂਮਿਕਾ ਇਕ ਨਿਰਦੇਸ਼ ਵਾਲੀ ਹੋਵੇਗੀ ਅਤੇ ਵਿਧਿਆਰਥੀ ਭੂਮਿਕਾ ਦਾ ਅਧਿਕਾਰ ਵਾਲੀ ਹੋਵੇਗੀ ਪੰਜਾਬੀ ਅਧਿਕਾਰਾ ਦਾ ਜ਼ਿਕਰ ਕਰਦੇ ਹਾਂ ਕੀ ਗਯਾਕੀ ਸੀਧੀ ਪ੍ਰਸਿਧ ਪਰੰਤੂ ਆਤਮਵਿਸ਼ਵਾਸ ਚੰਗੀ ਅਧਾਕਰ ਬਣ ਗਏ ਹਨ ਪੰਜਾਬੀ ਗਾਇਕੀ ਖੇਤਰ ਵਿਚ ਗੁਰਦਾਸ ਮਾਨ ਇਕ ਇਹੋਜੀ ਅਹਿਮੀ ਅਹਿਮੀਅਤ ਹੈ

ਪੈਰ ਤਰਾਵਾਂ ਕਿੱਤਾ ਇਸ ਨਾਲ ਗੁਰਦਾਸ ਮਾਨ ਕਈ ਫਿਲਮਾਂ ਵਿਚ ਸਫ਼ਲ ਨਾਇਕ ਵਜੋ ਉੱਬਰ ਕੇ ਸਾਹਮਣੇ ਆਏ ਮੋਜੂਦਾ ਪੰਜਾਬੀ ਗਾਇਕ ਦੇ ਤੋਰ ਤੇ ਇਕ ਪੰਜਾਬੀ ਗਾਇਕ ਦਲਜੀਤ ਦੋਸਾੰਜ ਦਾ ਵੀ ਜ਼ਿਕਰ ਆਇਆ ਬਣਦਾ ਹੈ ਨਾਮੀ ਫਿਲਮ ਨਾਇਕ ਵੀ ਬਣ ਗਿਆ ਹੈ

ਪੰਜਾਬੀ ਦੇ ਵਿਸ਼ਵ ਪ੍ਰਸਿਧ ਪਹਲਵਾਨ ਦਾ ਦਾਰਾ ਸਿੰਘ ਦਾ ਆਤਮਵਿਸ਼ਵਾਸ ਦੀ ਫਿਲਮ ਦਾ ਅਧਾਕਰ ਬਣ ਗਏ ਹਨ ਮੋੰਕਾ ਮਿਲਣ ਤੇ ਆਪਣੇ ਸਵੈ ਭਰੋਸੇ ਨਾਲ ਇਕ ਹਰਮਨ ਪਿਆਰੀ ਅਧਾਕਰ ਵੀ ਬਣ ਗਿਆ ਹੈ

ਸਵੈ ਵਿਸ਼ਵਾਸ ਨਾਲ ਕੀਤੇ ਗਏ ਦ੍ਰਿੜ ਕਦਮ ਅਤੇ ਕਦਮ ਚਲਨ ਦੀ ਧਰਤੀ ਦੀ ਕੋਈ ਵ ਹੋਂਦ ਰੋਲ ਅਦਾ ਕਰ ਲੇਂਦੀ ਹੈ ਅਸਲ ਵਿਚ ਮਨੁਖ ਦੀਆ ਵਖ ਵਖ ਅਦਾਵਾਂ ਹੀ ਉਸ ਦੀ ਵਖ ਵਖ ਅਦਾਕਾਰੀ ਹੁੰਦੀ ਹੈ ਇਸ ਕਰਕੇ ਹਰ ਮਨੁਖ ਅਦਾਕਾਰੀ ਵੀ ਕਰ ਸਕਦਾ ਹੈ ਪਰ ਲੋੜ ਅੰਦਰੋ ਸਵੈ ਵਿਸ਼ਵਾਸ ਜਗਾਉਣਾ ਇਕ ਪਾਠ ਦੀਆ ਕਿਰਿਆਵਾਂ ਅਦਾਕਰੀ ਆਰੰਭਕ ਵਜੋ ਇਸ ਵਿਸ਼ੇ ਦੀ ਫਰੋੜ ਕਰਦਿਆ ਹਨ ਮੇਨੂੰ ਆਸ਼ਾ ਹੈ ਕੀ ਤੁਸੀਂ ਅੱਜ ਦਾ ਮੇਰਾ ਇਹ ਬਹੁਤ ਹੀ ਧਿਆਨ ਨਾਲ ਸੁਣਿਆ ਹੋਵੇਗਾ ਧੰਨਵਾਦ ਮ ਮੁਲਤਾ ਨਾਲ ਸਮਝ ਲੈਣਾ, ਉਸਦੇ ਜੀਵਨ ਨੇ ਮੈਨੂੰ ਜੀਵਨ ਦੇ ਸੱਚ ਦੇ ਨੇੜੇ ਲੈ ਆਉਂਦਾ ਹੈ। ਮਾਤਾ ਜੀ ਤੁਸੀਂ ਮੇਰੀ ਬਿਲਕੁਲ ਫ਼ਿਕਰ ਨਾ ਕਰੋ ਮੈਂ ਹੁਣ ਅੱਗੇ ਨਾਲੋਂ ਸਿਆਣਾ ਹੋ ਗਇਆ ਹਾਂ ਮੈਂ ਆਪਣੀ ਪੜ੍ਹਾਈ ਵੀ ਮਿਹਨਤ ਅਤੇ ਲਗਨ ਨਾਲ ਕਰ ਰਿਹਾ ਹਾਂ।

ਪਿਤਾ ਜੀ ਤੁਹਾਡੀ ਚਿੱਠੀ ਮੁੜਕੇ ਪੜ੍ਹੀ ਜਦੋਂ ਬੜੀ ਖ਼ੁਸ਼ੀ ਮਹਿਸੂਸ ਹੋਈ, ਬਿਲਕੁਲ ਫ਼ਿਕਰ ਨਾ ਕਰਿਆ ਕਰੋ, ਮੈਂ ਬਿਲਕੁਲ ਠੀਕ ਹਾਂ ਐਨ ਮੋਜ਼ਾਂ ਕਰਦਾ ਹਾਂ। ਜਦੋਂ ਤੱਕ ਤੁਸੀਂ ਐਸ਼ ਕਰਦੇ ਹੋ ਅਸੀਂ ਐਸ਼ ਕਰਦਾ ਰਹਾਂਗੇ ਤੁਸੀਂ ਜਾਣਦੇ ਹੋ ਕਿ ਮੈਂ ਬਚਪਨ ਤੋਂ ਹੀ ਪੜ੍ਹਾਉਣ ਵਿੱਚ ਰੁੱਚੀ ਰਿਹਾ ਹਾਂ ਜਦੋਂ